video even ਕੀ ਸਭ ਕੁੱਝ phone ਚ ਆ ਗਿਆ ਦੇਖੋ ਜਿਵੇਂ ਜਿਵੇਂ ਤਰਕੀ ਵੱਧਦੀ ਏ ਹਨਾ ਉਵੇਂ ਉਵੇਂ ਚੀਜਾ ਛੋਟੀਆਂ ਹੋਈ ਜਾ ਰਹੀਆਂ ਪਰ features ਜਿਆਦਾ ਆਈ ਜਾ ਰਹੇ ਨੇ

but computer ਇੱਡਾ ਵੱਡਾ ਵੀ ਨਾ CPU mouse ਵਗੈਰਾ ਤੇ wires ਵਗੈਰਾ ਤੇ ਆਪਾਂ ਨੂੰ ਉਹ ਆਪਾਂ ਇੱਕ ਜਗ੍ਹਾ ਤੇ ਹੀ ਰਖਣ ਪੈਂਦਾ ਜੇ ਆਪਣੇ ਘਰ ਆ ਤਾਂ ਆਪਾਂ ਉਸ ਨੂੰ ਰੋਜ ਚੱਕ ਕੇ ਕੀਤੇ ਨਹੀਂ ਲੈ ਕੇ ਜਾ ਸਕਦੇ ਕਿਉਂਕਿ ਆਪਾਂ ਨੂੰ ਉਹਦੇ ਲਈ ਬਹੁਤ ਔਖਾ ਸੀ ਤੇ ਹੁਣ ਜਿਵੇਂ laptop phone ਵਗੈਰਾ ਨਾ technology ਨੇ ਇੰਨਾ ਵੱਧ ਗਾਈ ਏ ਇੰਨਾ ਦੀ ਤੇ ਆਪਾਂ ਇਹਨਾ ਨੂੰ easily ਚੱਕ ਕੇ ਲੈਕੇ ਜਾ ਸਕਦੇ ਆ ਹੁਣ ਜੇ ਆਪਾਂ ਇੱਕ laptop ਆਪਾਂ ਉਹੀ laptop ਆਪਾਂ office ਲੈਕੇ ਜਾ ਸਕਦੇ ਆ ਉਸੀ laptop ਨੂੰ ਚੱਕ ਕੇ ਆਪਣੇ bag ਚ ਹੀ ਘਰੇ ਲੈ ਕੇ ਆ ਸਕਦੇ ਆ ਘਰ ਆ ਕੇ ਕੰਮ ਕਰ ਸਦਕੇ ਆ ਹਨਾ

ਉਹੀ ਕਹਿ ਰਿਹਾ laptop ਪਰ ਇੱਕ side ਤੇ ਆਪਾਂ ਦੇਖਿਆ ਜਾਵੇ ਮੈਂ ਵੀ ਇਸ field ਚ ਆਏ ਨੂੰ ਮੈਨੂੰ ਕਾਫੀ ਸਾਲ ਹੋ ਗਏ ਆ phone ਵਗੈਰਾ laptop ਵਗੈਰਾ ਇਹ dealing ਕਰਦੇ ਨੂੰ ਪਰ ਮੈਂ ਇੱਕ ਚੀਜ ਦੇਖੀ ਜਿੱਥੇ ਇੱਦੇ ਫਾਇਦੇ ਨੇ ਨਾ ਉੱਥੇ ਥੋੜੇ ਜੇ ਆਪਾਂ ਕਹਿ ਸਕਦੇ ਆ ਇਹਦੇ ਜਿਆਦਾ ਨਹੀਂ ਫਾਇਦੇ ਆਪਾਂ ਨੂੰ ਜਿਆਦਾ ਨੇ ਨੁਕਸਾਨ ਘੱਟ ਨੇ ਦੇਖੋ ਪਹਿਲਾਂ ਜਿਵੇਂ ਵੀ ਲੋਕ ਹੁੰਦੇ ਸੀ ਕਿਸੇ ਕੋਲ phone ਨਹੀਂ ਹੁੰਦਾ ਸੀ ਕਿਸੇ ਦੱਸ ਘਰ ਛੱਡ ਕੇ ਇੱਕ landline phone ਹੋਣਾ ਜਿਸ ਤੋਂ ਕੀ ਗੱਲ ਕਰਨੀ ਹਨਾ ਕਿੱਤੇ ਵੀ ਉਹਨਾ ਨੇ ਆਪਣੇ ਰਿਸ਼ਤੇਦਾਰ ਚ ਗੱਲ ਕਰਨੀ ਏ ਕੀਤੇ ਵੀ ਕੋਈ ਸਦਾ ਭੇਜਣਾ ਜਾਂ ਕੁੱਝ ਵੀ ਕਰਨਾ ਉਹਦੋ ਲੋਕਾ ਨੂੰ ਮਿਲਣ ਦਾ ਕਿੰਨਾ ਚਾਹ ਹੁੰਦਾ ਸੀ ਜਦੋ phone ਨੀਂ ਹੁੰਦੇ ਸੀ ਚਿੱਠੀਆਂ ਰਹੀ ਉੰਨਾ ਨੂੰ

ਜਦੋ ਦੇ phone ਆਏ ਨੇ ਆਪਾਂ phone ਤੇ ਹੀ ਸਾਰੀਆਂ ਨਾਲ ਗੱਲ ਕਰ ਲੈਣੇ ਆ ਜਾਂ ਕਿਵੇਂ ਵੀ ਏ ਉਹਨਾ ਨੂੰ ਆਪਾਂ ਦਸ ਦਿਨੇ ਆ phone ਤੇ ਹੀ ਸਾਰਾ ਕੁੱਝ ਹੋ ਜਾਂਦਾ photo ਭੇਜ ਤੀ video ਭੇਜ ਤੀ ਮੰਗਵਾਲੀ ਇਹ ਕਰ ਰਹੇ ਆ ਅਸੀਂ ਉਹ ਕਰ ਰਹੇ ਆ ਪਰ ਇਹਦੇ ਨਾਲ ਇਹ ਵੀ ਫਾਇਦੇ ਨੇ ਵੀ ਆਪਾਂ ਨੂੰ ਜਿਆਦਾ travel ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਹਨਾ ਉੱਥੇ ਹੀ ਆਪਣੇ ਪੈਸੇ ਵੀ ਬੱਚਦੇ ਨੇ ਆਪਣੇ ਸਮਾਂ ਵੀ ਬੱਚਦਾ ਹਾਂਜੀ ਫਾਇਦੇ ਤਾਂ ਹੈਗੇ ਨੇ ਪਰ ਨੁਕਸਾਨ ਵੀ ਹੈਗੇ ਨੇ ਨਾ ਕਿਉਂਕਿ ਆਪਾਂ ਨੂੰ ਦੇਖੋ ਆਪਣਾ time ਬੱਚ ਗਿਆ ਤੇ ਆਪਣੀ traveling ਨਹੀਂ ਕਰਨੀ ਪੈ ਰਹੀ ਹੈਗੀ but ਆਪਣੇ ਜਿਹੜੇ ਰਿਸ਼ਤੇ ਨੇ ਉਹ ਵੀ ਫਿਕੇ ਪੈ ਰਹੇ ਨੇ ਨਾ ਆਪਣੇ ਰਿਸ਼ਤੇ ਉਹਨੇ ਮਜਬੂਤ ਨਹੀਂ ਰਹੇ ਹਨਾ phone ਦੇ ਜਾਂ ਕਿਸੇ ਵੀ technology ਕਰ ਕੇ ਕਿਉਂਕਿ ਆਪਾਂ ਆਪਾਂ ਮਿਲਣਾ ਕਿਉਂਕਿ ਲੋਕ ਇੱਕ ਦੂਜੇ ਨੂੰ ਮਿਲਣਾ ਹੁਣ ਪਸੰਦ ਨਹੀਂ ਕਰਦੇ ਕਿਉਂਕਿ ਉਹ phone ਜਾਂ laptop ਜਾਂ internet ਤੇ ਇੰਨਾ ਜਿਆਦਾ busy ਏ ਨਾ ਬੀ ਆਪਣਾ ਕੰਮ ਚ ਹੀ busy ਰਹਿੰਦੇ ਨੇ ਬੀ ਹਾਂ ਕੀਤੇ ਵੀ ਜਾਣ ਨਾਲੋ ਅਗਲਾ ਜਾਂ massage ਜਾਂ call ਕਰ ਕੇ ਹੀ ਕਿਸੇ ਨੂੰ ਕੁੱਝ ਵੀ ਕਹਿ ਸਕਦਾ ਜਾਂ ਕਿਸੇ ਦੇ ਦੁੱਖ ਚ ਜਾਂ ਸੁੱਖ ਚ ਵੀ ਕੋਈ ਕਹਿੰਦਾ ਵੀ ਹਾਂ ਆਪਾਂ phone ਕਰ ਕੇ ਅਗਲੇ ਨਾਲ ਅਫਸੋਸ ਕਰ ਲਾ ਗਏ ਤੇ ਉੱਥੇ ਜਾਣ ਜਾਣ ਦਾ time ਨੀਂ ਹੈਗਾ ਤੇ ਦੂਜੀ side ਦੇਖਲੋ ਤੁਸੀਂ ਹਨਾ ਬੱਚਿਆਂ ਦਾ ਕਿੰਨਾ ਉਹ ਹੋਗਿਆ ਬੱਚੇ ਦਾ ਬੱਚਿਆਂ ਦਾ ਜਿਆਦਾ ਨੁਕਸਾਨ ਹੋ ਰਿਹਾ ਜਿੱਥੇ ਬੱਚਿਆਂ ਦੀ ਪੜਾਈ ਦਾ ਹੋਇਆ ਏ ਇਹਨਾ ਚੀਜਾ ਨਾਲ internet ਨਾਲ ਉੱਥੇ technology ਨੇ ਬੱਚਿਆਂ ਨੂੰ ਬੱਚਿਆਂ ਦਾ ਜਿਹੜਾ ਬਚਪਨ ਉਹ ਵੀ ਬਰਬਾਦ ਕੀਤਾ ਕਿਉਂਕਿ ਬੱਚੇ ਹੁਣ ਆਪਸ ਚ ਕਦੇ ਆਪਣਾ ਖੇਡਾ ਨਹੀਂ ਖੇਡਦੇ ਹੈਗੇ ਜਿਹੜੀ ਆਪਾਂ ਪਹਿਲਾਂ ਖੇਡਦੇ ਹੁਣ ਦੇਖੋ ਆਪਾਂ ਬਚਪਨ ਚ ਕਿੰਨੇ ਖੇਡਾ ਖੇਡਦੇ ਸੀ ਹਨਾ ਆਪਾਂ ਹੁਣ ਇੱਕਠੇ ਪੜੇ ਆ ਤੇ ਆਪਾਂ school ਚ ਵੀ ਕਿੰਨਾ ਖੇਡਦੇ ਸੀ ਪਰ ਹੁਣ ਆਪਾਂ ਦੇਖੋ ਹੁਣ ਅੱਜਕਲ ਦੇ ਬੱਚੇ ਦੇਖੋ ਨਾ ਅੱਜਕਲ ਬੱਚੇ ਸਾਰਾ ਦਿਨ indoor games ਹੀ ਖੇਡਦੇ ਏ lop laptop ਵਗੈਰਾ video games ਹਨਾ computer ਵਗੈਰਾ ਚ ਆ ਹਾਂਜੀ ਹਾਂਜੀ ਉਹ ਤਾਂ ਤੁਹਾਡੀ ਗੱਲ ਸਹੀ ਏ ਪਰ phone ਨਾਲ ਆਪਣੀ ਜਿੰਦਗੀ ਆਸਾਨ ਹੋ ਚੁਕੀ ਏ ਜਿਵੇਂ ਤੁਸੀਂ ਮੈਨੂੰ ਦਸ ਕੇ ਹਟੇ ਓ ਕੀ ਤੁਹਾਡਾ budget ਹੈ ਵਿੱਚ ਤੋਂ ਪੱਚੀ ਹਜ਼ਾਰ ਦੇ ਵਿੱਚ ਤੁਹਾਨੁੰ ਵਧੀਆ phone ਚਾਹੀਦਾ ਜਿਹੜੇ ਕੋਲ ਜਿਹੜਾ ਤੁਹਾਡੇ ਕੋਲ ਉਮ ਘੱਟ ਤੋਂ ਘੱਟ ਚਾਰ ਸਾਲ ਜਾਂ ਤਿੰਨ ਸਾਲ ਵਧੀਆ ਕੱਟ ਕੇ ਜਾਵੇ ਤੁਹਾਨੂੰ ਇੱਕ ਵਾਰੀ ਵੀਹ ਪੱਚੀ ਹਜ਼ਾਰ ਲਾ ਕੇ ਸੋਚਣ ਦੀ ਲੋੜ ਨਾ ਪਵੇ ਤੁਹਾਡੇ ਤਿੰਨ ਸਾਲ ਏਨ ਵਧੀਆ ਨਿਕਲੇ ਕਿਉਂਕਿ ਤੁਹਾਨੂੰ ਪਤਾ ਹੀ ਏ ਕੋਈ phone ਆਪਾਂ ਨਵਾ ਲੈਨੇ ਆ ਨਾ ਉਹਦੇ feature ਹੁੰਦੇ ਨੇ ਉਹ ਥੋੜੀ ਦੇਰ ਬਾਅਦ update ਹੋਈ ਜਾਂਦੇ ਨੇ ਕੋਈ ਵੀ phone ਦੀ limit ਹੁੰਦੀ ਏ ਚਾਰ ਸਾਲ ਹੁੰਦੀ ਏ ਉਸ ਤੋਂ ਬਾਅਦ ਆਪਾਂ ਨੂੰ phone change ਕਰਨਾ ਪੈਂਦਾ ਜਾਂ ਉਹ ਆਪਾਂ ਨੂੰ problem ਦੇਣ ਲੱਗ ਜਾਂਦਾ ਕਿਉਂਕਿ ਜਿਵੇਂ ਜਿਵੇਂ ਹੁਣ technology ਆ ਰਹੀ ਹੈ ਉਵੇਂ ਉਵੇਂ ਫਾਇਲਾਂ ਵੱਡੀਆਂ ਜਾਂ RAM ਤੁਹਾਨੂੰ ਪਤਾ ਈ ਏ ਫਿਰ ਸਾਰਾ ਕੁੱਝ ਜਿਵੇਂ change ਹੋਏਗਾ ਤਾਂ ਆਪਾਂ time ਦੇ ਨਾਲ ਸਾਰਾ ਕੁੱਝ change ਕਰਨਾ ਪੈਂਦਾ ਜੀਵਾਂ ਹੁਣ ਤੁਸੀਂ ਦਸ ਰਹੇ ਸੀ ਮੇਰਾ phone ਪੁਰਾਣਾ ਹੋ ਗਿਆ ਉਹ hang ਹੋਣ ਲੱਗ ਗਿਆ ਇੱਕ ਦੋ ਵਾਰੀ phone ਚੱਲਦੇ ਚੱਲਦੇ ਵੀ ਆਪਣੇ ਆਪਨ ਕੱਟ ਹੋ ਗਿਆ ਤੇ ਉਹੀ problem ਹੁੰਦੀਆਂ ਨੇ ਜਿਹੜੀਆਂ phone ਦੇ ਅੰਦਰ ਹੁੰਦੀਆਂ ਨੇ ਪਹਿਲਾਂ ਵਾਲੇ phone ਦੇ ਸੀ ਉਹਨਾ ਚ ਨਹੀਂ ਹੁੰਦੀ ਸੀ ਇੰਨੀ RAM ਲਾ ਲੋ ਬੀ ਉਹ fast work ਕਰ ਸਕਣ ਪਰ ਹੁਣ ਤਾਂ ਇਸ ਗੱਲ ਦੀ ਕੋਈ ਦਿਕਤ ਨਹੀਂ ਰਹੀ ਹੈਗੀ ਕੰਪਨੀਆਂ ਨੇ ਇੰਨੀ ਇਸ ਤਰਾਂ ਦੀ technology ਪਾਈ ਏ ਬੀ ਤੁਸੀਂ phone ਚ ਆਪਣੇ ਚ ਦੱਸ ਦੱਸ ਤੋਂ ਪੰਦਰਾਂ GB ਦਾ data ਇੱਕ ਫੀਲੇ ਚ download ਕਰਕੇ ਉਨੂੰ ਚਲਾ ਸਕਦੇ ਓ

ਆਪਾਂ ਨੂੰ ਸੋਚਣ ਦੀ ਲੋੜ ਨੀ ਸਿਰਫ ਉਹਦੀ file download ਕਰਨੀ ਏ ਆਪਾਂ ਨੇ NET ਤੋਂ ਨਾਲ ਹੀ install ਕਰ ਕੇ ਉਹ file ਬਿੰਨਾ buffering ਤੋਂ ਚੱਲਦੀ ਏ ਇਸੀ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਨਾ ਮੇਰੀ shop ਤੇ ਆਇਉ ਹਾਂ ਦੇਖੋ ਹੁਣ ਪਹਿਲਾਂ ਆਪਾਂ ਜਦੋ ਜਦੋ ਆਪਣਾ ਬਚਪਣ ਸੀ ਹਨਾ ਆਪਾਂ ਕਿੰਨਾ ਆਪਾਂ ਜਦੋ ਆਪਣੇ time ਸਿਰਫ video game ਇੱਕ video game ਹੁੰਦੀ ਸੀ ਹਨਾ ਜੋ ਕੀ ਆਪਾਂ TV ਤੇ ਲਗਾ ਕੇ ਹੀ ਖੇਡ ਸਕਦੇ ਸੀ Mario contra ਵਗੈਰਾ ਜੇ ਆਪਣੇ caste ਚ ਹੁੰਦੀਆਂ ਸੀ ਹਨਾ ਤੇ ਅੱਜਕਲ ਦੇਖਲੋ ਅੱਜਕਲ ਕਿੰਨੀਆਂ games ਆ ਚੁਕੀਆਂ ਨੇ ਜਿਵੇਂ computer ਚ visit ਵਗੈਰਾ ਤੇ phone ਦੇ ਵਿੱਚ ਹੀ ਕਿੰਨੀਆਂ ਆ ਗਈਆਂ ਨੇ ਹਨਾ free fire ਵਗੈਰਾ ਹਨਾ ਜੋ ਕੀ ਬੱਚੇ ਸਾਰਾ ਦਿਨ ਉਹੀ games ਖੇਡਦੇ ਨੇ ਤੇ ਤੇ ਬਾਹਰ ਤਾਂ ਕਿਸੇ ਨੂੰ ਮਿਲਦੇ ਨੀਂ ਹਨਾ ਕਿਸੇ ਉਹਨਾ ਨੂੰ ਕਿਸੇ ਰਿਸ਼ਤੇਦਾਰ ਦਾ ਨੀਂ ਪਤਾ ਚੱਲਦਾ ਜਾਂ ਕਿਸੇ ਆਪਣੇ ਸਾਥ ਸਬੰਧੀ ਦਾ ਬੀ ਕਿਸੇ ਚਾਚੇ ਤਾਏ ਦਾ ਕਿਸੇ ਦਾ ਵੀ ਨੀਂ ਉਹਨੂੰ ਇੰਨਾ ਪਿਆਰ ਨੀ ਰਿਹਾ ਕਿਉਂ ਕੀ phone ਚ ਈ ਇੰਨਾ ਉਹ busy ਹੋ ਗਏ ਨੇ laptop ਚ ਬੀ ਉਹ ਆਪਣੇ ਜਿੰਨੇ ਵੀ ਰਿਸ਼ਤੇ ਨੇ ਉਹਨਾ ਸਾਰੀਆਂ ਨੂੰ ਭੁਲਾਂਦੇ ਜਾ ਰਹੇ ਨੇ ਹਾਂਜੀ ਹਾਂਜੀ ਰਿਸ਼ਤੇ ਤਾਂ ਖਤਮ ਹੋ ਹੀ ਰਹੇ ਨੇ ਹੁਣ ਆ ਲੈ ਲੋ ਤੁਹਾਡੀ ਗੱਲ ਸਹੀ ਏ ਪਰ phone ਬਿੰਨਾ ਆਪਾਂ ਆਪਣੀ ਜਿੰਦਗੀ ਹੁਣ ਜੀਣ ਬਾਰੇ ਸੋਚ ਵੀ ਨਹੀਂ ਸਕਦੇ ਨਾ ਕਿਉਂਕਿ phone ਦੇ ਆਪਾਂ ਨੇ ਇੰਨੇ ਆਪਣੇ ਸਾਰੇ ਕੰਮ ਆਪਣੇ phone ਤੇ ਕਰ ਲੈਨੇ ਆ ਸਾਰੇ contacts ਆਪਣੇ phone ਚ ਹੁੰਦੇ ਨੇ phone ਬਿੰਨਾ ਆਪਾਂ ਨਹੀਂ ਹੁਣ ਨਹੀਂ ਸੋਚ ਸਕਦੇ ਕਿਉਂਕਿ ਹਰ ਤਰਾਂ ਦਾ ਉਹ time ਹੁੰਦਾ ਆਪਾਂ ਨੂੰ time ਦੇ ਨਾਲ ਚਲਣਾ ਪੈਂਦਾ

ਬੀ ਆਪਣੇ ਬਾਹਰ ਚਲਾ ਗਿਆ out ਓਫ country ਚਲਾ ਗਿਆ ਤੇ ਹੁਣ ਨਾਲ ਆਪਾਂ ਗੱਲ ਕਰਦੇ ਆ ਤਾ video call ਵਗੈਰਾ ਦੇਖੋ ਕਿੰਨੀਆਂ ਅਸਾਨ ਹੋ ਜਾਂਦੀਆਂ ਏ ਨਾ phone ਤੇ ਬੈਠੇ ਬੈਠੇ ਨਹੀ ਤਾਂ ਪਹਿਲਾਂ ਚਿੱਠੀ ਖੋਲਦੇ ਸੀ ਹਨਾ ਤੇ video call ਹੁਣ ਸਾਮਣੇ ਸਾਰਾ ਕੁੱਝ ਦਿਸ ਜਾਂਦਾ ਵੀ ਮੈਂ ਕੀ ਕਰ ਰਿਹਾ ਰੋਜ ਹੀ ਕੁੱਝ ਗੱਲ ਹੁੰਦੀ ਆ ਜਦੋ ਵੀ ਕੋਈ free ਹੋਵੇ ਕਦੇ video call ਕੀਤੀ ਏ ਕਦੇ audio call ਕੀਤੀ ਏ ਤੇ ਉਹਨਾ ਨੂੰ ਬਹੁਤ ਆਸਾਨੀ ਨਾਲ ਗੱਲ ਹੁੰਦੀ ਆ ਹਾਂਜੀ ਹਾਂਜੀ ਮੈਂ ਵੀ ਉਹੀ ਤੁਹਾਨੂੰ ਕਹਿ ਰਿਹਾ ਮੈਂ ਤੁਹਾਨੂੰ vivo ਦਾ Y ਪਚਤਰ model ਏ ਉਸ ਚ ਇਹ ਸਾਰੇ feature ਮਿਲਦੇ ਏ call audio call ਦੋਨੇ speaker ਚੱਲਦੇ ਨੇ ਸੁਣਨ ਵਾਲਾ ਵੀ ਤੇ speaker ਵਾਲਾ ਵੀ ਇਸੇ feature phone ਚ ਤੁਹਾਡੇ budget ਚ ਵੀ ਏ ਵੀਹ ਤੋਂ ਪੱਚੀ ਹਜ਼ਾਰ ਦੇ ਵਿੱਚ ਵੀ ਤੁਹਾਨੂੰ phone ਮਿਲ ਜੇ ਗਾ ਤੁਸੀਂ ਜਦੋ ਵੀ free ਹੋਵੋਗੇ ਤੁਸੀਂ ਮੇਰੀ ਦੁਕਾਨ ਤੇ ਆਇਉ ਨਾਲੇ ਉਹਦੇ ਨਾਲ ਦੇ ਹੋਰ ਵੀ model ਨੇ ਉਸ ਵਿੱਚ ਪਰ ਜਿਹੜੇ ਮੈਂ ਤੁਹਾਨੂੰ model ਦਸ ਰਿਹਾ ਇਹਦੀ RAMਵੀ ਛੇ GB ਏ ਤੇ ROM ਹੈਗੀ ਇੱਕ ਸੋ ਅਠਾਈ GB ਇਹ ਤੁਹਾਨੂੰ ਚਾਰ ਪੰਜ ਸਾਲ ਇਹ phone ਨਾ hang ਹੋਏਗਾ ਨਾ ਤੁਹਾਨੂੰ ਕਦੇ ਦਿਕਤ ਹੋਏਗੀ ਤਾ ਆਪਾਂ ਜਿਵੇਂ ਕਹਿੰਦੇ ਆ ਨਾ ਇਕੱਠੇ ਪੈਸੇ ਨਹੀਂ ਦੇ ਸਕਦੇ ਇਹਦਾ system EMI ਤੇ ਵੀ ਹੋ ਜਾਂਦਾ ਹਾਂਜੀ ਚਲੋ ਕੋਈ ਗੱਲ ਨੀ ਮੈਂ ਨਾ ਜਦੋ ਵੀ free ਹੋਇਆ ਦੋ ਚਾਰ ਦਿਨ ਦੇ ਵਿੱਚ ਵਿੱਚ ਮੈਂ ਤੁਹਾਡੇ ਕੋਲ ਆਉਗਾ ਹਨਾ shop ਤੇ ਹੀ ਤੇ ਤੁਹਾਡੇ ਤੋਂ phone buy ਕਰਲੂਗਾ ਤੇ ਕਿਉਂਕਿ ਹੁਣ ਆਪਣੀ ਜਾਣ ਪਹਿਚਾਣ ਦਾ ਵੀ ਲਾ ਲੋ ਹਨਾ

ਤੁਹਾਡੀ ਆਪਣੀ ਦੁਕਾਨ ਏ ਤੁਸੀਂ ਜਦੋ ਮਰਜੀ ਆ ਸਕਦੇ ਓ ਬਸ ਇੱਕ call ਕਰਲਿਉ ਕਈ ਵਾਰ out of station ਨਾ ਹੋਈਏ ਹਾਂਜੀ ਹਾਂਜੀ ਕੋਈ ਨੀਂ ਮੈਂ ਤੁਹਾਨੂੰ call ਕਰ ਕੇ ਹੀ ਆਊਂਗਾ ਜਦੋ ਵੀ ਆਉਣਾ ਚਲੋ ਠੀਕ ਏ ਜੀ ਫੇਰ ਮਿਲਦੇ ਆ ਆਪਾਂ ok ok ਜੀ by

ਵੈਸੇ ਉਹ ਮੈਂ ਨਾ ਤੁਹਾਡੇ ਕੋਲੋਂ ਪੰਜਾਬੀ ਵਿਆਹ ਨਹੀਂ ਹੁੰਦਾ ਜਿਹੜੇ ਸਿੱਖ families ਦੀ marriage ਦੇ occasion ਹੁੰਦੇ ਨੇ ਅਲੱਗ ਅਲੱਗ ਰੀਤੀ ਰਿਵਾਜ

ਹਾਂਜੀ ਕਿਹੜੇ ਕਿਹੜੇ ਆਪਾਂ

ਮਨਾਉਣੇ ਹਾਂ ਮਤਲਬ ਕਿਹੜੇ ਕਿਹੜੇ ਹੁੰਦੇ ਹੈ ਦੇਖੋ ਅੱਜਕਲ ਤਾਂ ਸਾਰੇ ਆਪਨੇ ਜਿਹੜੇ ਵਿਆਹ ਨੇ fashion ਦੇ according ਕਰਨ ਲੱਗ ਗਏ

ਆਪਾਂ ਹਾਂ ਜਿਵੇਂ ਆਪਾਂ date fix ਹੋ ਗਈ

ਤੋਂ ਪੰਦਰਾਂ ਪੰਦਰਾਂ ਦਿਨ ਪਹਿਲਾਂ ਲੋਕੀ ਗੀਤ ਗਾਣ ਲੱਗ ਜਾਂਦੇ ਸੀ

ਉਹੀ ਉਹੀ ਗਿਆਰਾ ਦਿਨ ਪੰਦਰਾਂ ਦਿਨ ਕੋਈ ਕਿਵੇਂ ਕਰ ਲੈਂਦਾ ਕੋਈ ਕੀ ਕਰ ਲੈਂਦਾ ਮਤਲਬ ਹਰੇਕ ਦੇ ਨਾ ਹੁਣ ਆਪੋ ਆਪਣੇ ਜਿਵੇਂ ਰਿਵਾਜ਼ ਕਰਨ ਲੱਗ ਗਏ

ਮਤਲਬ ਘੋੜੀਆਂ ਗਾਉਂਦੇ ਨੇ ਮੁੰਡੇ ਦੇ ਵਿਆਹ ਦੀਆਂ

ਸਿੱਠਣੀਆਂ ਵਗੈਰਾ ਜਿਵੇਂ ਦਿੰਦਿਆਂ ਨੇ ਵਿਆਹ ਚ ਵੀ

ਹਾਂਜੀ ਹਾਂ ਤੇ ਉਹਦੇ ਵਿੱਚ ਇਹ ਹੈਗਾ ਕੀ ਜਿਵੇਂ ਆਪਾਂ ਗੀਤ ਗੁਤ ਗਾਉਣ ਤੋਂ ਬਾਅਦ ਫੇਰ ਆਪਾਂ ਜਿਵੇਂ ਮੰਨ ਲਓ ਵਿਆਹ ਤੋਂ ਕਈ ਦਿਨ ਪਹਿਲਾਂ ਅੱਜਕਲ ਤਾਂ ਸੱਤ ਸੱਤ ਦਿਨ ਚੱਲਣ ਲੱਗ ਗਏ function

ਜਿੱਦਾਂ ਹੁਣ ਮਹਿੰਦੀ ਹੋਗੀ ਹਲਦੀ ਦੀ ਰਸਮ ਹੋ ਗਈ ਹਨਾ

ਕੁੱਝ ਕਰਨ ਲੱਗ ਗਏ ਪੰਜਾਬੀ ਵਿਆਹ ਦੇ ਵਿੱਚ ਇੱਕ ਖ਼ਾਸੀਅਤ ਜਰੂਰ ਹੁੰਦੀ ਹੈ ਕੀ ਜਿਹੜੀਆਂ ਸਾਰੀਆਂ ladies ਹੁੰਦੀਆਂ ਨੇ ਉਹ ਫੁਲਕਾਰੀ ਦੇ

ਦੁਪੱਟੇ ਮਤਲਬ ਜਿਆਦਾ ਉੱਪਰ ਆਪਣੇ ਓਡਦੀਆਂ ਨੇ

ਤੇ ਉਹਦੇ ਨਾਲ ਉਹਦੇ ਨਾਲ ਇੱਕ ਮਤਲਬ culture ਜਿਵੇਂ ਪੁਰਾਣਾ culture ਪੰਜਾਬੀ culture ਉਹ ਸਾਮਨੇ

ਆਂਦਾ ਹੈਗਾ ਮਤਲਬ ਦੁਪੱਟਿਆਂ ਤੋਂ ਹੀ ਤੇ ਜਿੱਦਾਂ ਹੁਣ ਮੰਨਲੋ ਮਹਿੰਦੀ ਦੀ ਰਸਮ ਹੈਗੀ ਹੈ ਜਿਹੜੀ

ਪਹਿਲਾਂ ਕਰ ਲਿੰਦੇ ਨੇ ਵਿਆਹ ਤੋਂ ਮਹਿੰਦੀ ਦੀ ਰਸਮ ਜਿਵੇਂ ਹੋ ਗਈ ਜਿਵੇਂ ਕੋਈ ਤਿੰਨ ਦਿਨ ਪਹਿਲਾ ਕਰ ਲੇਂਦੇ ਨੇ ਤੇ ਮਹਿੰਦੀ ਜਿਹੜੀ ਹੈ ਮੁੰਡੇ ਨੂੰ ਮਹਿੰਦੀ ਲੱਗਦੀ ਹੈ ਹੋਰ ਭੈਣ ਭੈਣਾ ਹੋਗੀਆਂ ਭਾਬੀਆਂ ਹੋਗੀਆਂ ਮਤਲਬ ਹੋਰ ਜਿਹੜੇ ਰਿਸ਼ਤੇਦਾਰ ਆਏ ਹੁੰਦੇ ਨੇ ਉਹ ਆਪਨੇ ਮਹਿੰਦੀ ਲਗਵਾਉਦੀਆਂ ਨੇ

ਉਹਦੇ ਵਿੱਚ ਮਹਿੰਦੀ ਮਹਿੰਦੀ ਦੇ ਵੀ ਗੀਤ ਗਾਏ ਜਾਂਦੇ ਨੇ

ਤੁਹਾਨੂੰ ਹਾਂ ਤੁਹਾਨੂੰ ਕੋਈ ਪਤਾ ਕੁੱਝ ਮਹਿੰਦੀ ਦਾ ਗੀਤ ਵਗੈਰਾ ਨਹੀਂ ਮੈਨੂੰ ਨਹੀਂ ਇਹਦੇ ਬਾਰੇ knowledge ਹੈਗੀ ਮਹਿੰਦੀ ਦੇ ਗੀਤ

ਹਾਂਜੀ ਉਹਦੇ ਵਿੱਚ ਗੀਤ ਜਿਵੇਂ ਆਹ ਗਾਉਂਦੇ ਨੇ ਆ ਵੇ ਬੰਨਾ ਲਾ ਸ਼ਗਨਾ ਦੀ ਮਹਿੰਦੀ ਮਹਿੰਦੀ ਦਾ ਰੰਗ ਸੂਹਾ ਲਾਲ ਬੰਨੋ ਤੇਰੇ ਕਮਰੇ ਖੜੀ ਇਹਦਾ ਮਤਲਬ ਪੰਜਾਬੀ ਗੀਤ ਗਾਉਂਦੇ ਨੇ

ਹਲਦੀ ਹੋਗੀ ਹਨਾ ਮਹਿੰਦੀ

ਇੱਦਾਂ ਹੀ ਉਹਦੇ ਨਾਲ ਜੁੜੇ ਵਏ ਵੀ ਗੀਤ ਜਿਹੜੇ ਨੇ ਉਹ ਗਾਏ ਜਾਂਦੇ ਨੇ ਮਤਲਬ ਜੇ ਮੁੰਡੇ ਦਾ ਵਿਆਹ ਹੈ ਕੁੜੀ ਦਾ ਰਸਮ according ਗੀਤ ਗਾਏ ਜਾਂਦੇ ਨੇ

ਦੇ ਵੀ ਫੇਰ ਮੇਰੇ ਖਿਆਲ ਨਾਲ ਸੱਤ time ਬਟਨਾ ਲੱਗਦਾ ਹੋਣਾ

ਚਾਚੀ ਦਾ ਭੂਆ ਦਾ ਮਾਸੀ ਦਾ ਮਾਂ ਦਾ

ਹਨਾ ਭੈਣ ਦਾ ਐਵੇਂ ਸੱਤ ਬਟਨੇ ਲੱਗਦੇ ਨੇ

ਹਾਂਜੀ ਹਾਂ ਜਿਹੜੀ ਸੁੱਕੀ ਹਲਦੀ ਦੇ ਗੰਡੇ ਨਹੀਂ ਹੁੰਦੇ ਹਲਦੀ ਦੇ ਗੰਡੇ

ਸਾਡੇ ਤਾਂ ਮਤਲਬ ਇਹ ਹੈਗਾ ਜਿਵੇਂ ਮਾਮ ਦਸਤਾ ਤੇ ਮੋਲਾਂ ਲੈਕੇ ਮਤਲਬ ਸੁਹਾਗਣਾ

ਤੋੜਦੀਆਂ ਨੇ ਮਤਲਬ ਪੀਸ ਦਿੰਦੀਆਂ ਨੇ ਮੋਟਾ ਮੋਟਾ

ਤਾਂ ready mate packet ਚ ਹਲਦੀ ਆਉਣ ਲੱਗ ਗਈ ਉਹਦਾ ਹਨਾ

ਰਸਮ ਕਰਦੀਆਂ ਨੇ ਜਿਵੇਂ ਉਹ ਅੱਜਕਲ ਦੇਖੋ ਜਿਵੇਂ ਜੋ ਦੇਖਦੇ ਹਾਂ ਹੁਣ ਪਿਛੇ ਜੇ ਹੁਣ recent ਅਸੀਂ ਵੀ ਕੋਈ function attend ਕੀਤਾ ਸਿਰਫ ਜੋ ਖਾਸ ਸੀ ਉਹਦੇ ਵਿੱਚ

ਹਾਂਜੀ ਹਲਦੀ time ਸਾਰਾ ਕੁੱਝ

ਹਾਂਜੀ ਮਹਿੰਦੀ time ਮਹਿੰਦੀ suit ਪਾਂਦੇ ਐ yellow ਮਤਲਬ ਹਲਦੀ time ਸਾਰਿਆਂ ਨੇ yellow ਕੱਪੜੇ ਪਾਨੇ ਚਾਹੇ ਉਹ

wording ਵੀ ਆਹ ਵੀ ਹਲਦੀ ਰਸਮ ਉੱਪਰ ਸਾਮਣੇ ਉਹ ਲਗਾ ਦਿੰਦੇ ਨੇ decorate ਕਰਕੇ ਦੀਵਾਰ ਨੂੰ

ਲਗਾਇਆ ਫੇਰ ਗੋਡੇ ਤੇ ਲਗਾਇਆ ਹਨਾ ਫੇਰ ਐਂਵੇ

ਮੋਢਿਆਂ ਤੇ ਲਗਾਤਾ ਫੇਰ ਜਾਕੇ ਮੂੰਹ ਤੇ ਲਗਾ ਦਿੰਦੇ ਨੇ ਫੇਰ ਉਹ ਹੱਥਾਂ

ਜਿਵੇਂ ਹਲਦੀ ਲਗਾਉਂਦੇ ਨੇ ਤੇ ਹਲਦੀ ਦੇ ਗੀਤ ਗਾਉਂਦੀਆਂ ਨੇ

ਭੈਣਾ ਵੀ ਵਿੱਚ ਹੀ ਵਿੱਚ ਹੀ ਮਤਲਬ ਜਿਹੜੀਆਂ ਸਾਰਿਆਂ ladies ਇੱਕਠੀਆਂ ਹੋਈਆਂ ਹੁੰਦੀਆਂ ਨੇ ਉਹ ਫੇਰ ਹਲਦੀ ਦੇ ਗੀਤ ਗਾਉਂਦੀਆਂ ਨੇ